ਠੀਕ ਏ ਨਾ ਵਧੇ double ਹੋ ਗਏ ਸੀ ਉਹ ਦਿਨਾ ਦੇ ਵਿੱਚ

ਵਧੇ ਨੇ ਸਭ ਦੇ ਵਧੇ ਨੇ ਦੇਖੋ tension free ਤਾਂ ਉਹ ਬੈਠੇ ਸੀਗੇ ਜਿਹਨਾ ਦੇ ਕੋਲ

ਉਹ ਅੱਜ ਆਹ ਖਤਮ ਏ ਹੁਣ time ਦੇਖਣਾ ਬੀ ਇੰਨੇ ਤੋਂ ਇੰਨੇ ਵਜੇ ਦੁਕਾਨ ਖੁਲਣੀ ਏ ਤਾਂ ਮਿਲਣਾ

ਚਲੋ ਜੀ adjustment ਕਰੋ ਕੱਲ ਤੱਕ wait

ਖਾਣ ਨੂੰ ਵੀ ਬਹੁਤ ਕੁੱਝ ਮਿਲਿਆ ਤੋਂ ਬੀ time ਨੂੰ ਵੀ ਬੰਦੇ ਨੂੰ ਆਪਣਾ ਕਰਨਾ ਚਾਹੀਦਾ money safe ਵੀ ਕਰਨੀ ਚਾਹੀਦੀ ਏ ਕੋਈ ਪਤਾ ਨੀ ਕੱਲ ਨੂੰ ਕਹਿ ਜਾ time ਆਵੇ ਕੀ ਬੰਦਾ ਉਹਨੂੰ use ਕ਼ਰ ਸਕੇ ਹੁਣ ਇਹੀ ਚੀਜ਼ ਨੂੰ ਦੇਖ ਕੇ ਆਪਾਂ ਕਹਿਨੇ ਆ ਜੀ policy ਲੈਲੋ

ਕੀ ਆਉਣ ਵਾਲੇ time ਦੇ ਵਿੱਚ ਆਪਾਂ ਨੂੰ ਕਿਸੇ ਦੇ ਅੱਗੇ ਹੱਥ ਨਾ ਅੱਡਣਾ ਪਵੇ ਠੀਕ ਏ ਨਾ ਦੇਖੋ

ਕੀ ਕੱਲ ਕਿਸੇ ਨੇ ਨੀ ਦੇਖੀ ਕੱਲ ਰੱਬ ਨਾ ਕਰੇ ਕਦੇ ਕੋਈ problem ਹੋ ਜਵੇ ਆਪਣਾ policy ਹੈਗੀ ਏ ਆਪਣਾ tension free ਜਾਉ ਡਾਕਟਰ ਕੋਲ hospital admit ਹੋ ਜੋ

ਉਹ facilities ਵੀ ਮਿਲਦੀਆ ਹੈਗੀਆ ਉੱਥੇ behavior ਅਜੀਬ ਤਰ੍ਹਾਂ ਦਾ day ਚੰਗੀ ਤਰ੍ਹਾਂ ਗੱਲ ਨੀ ਕਰਦੇ ਅੱਛੀ ਤਰ੍ਹਾਂ ਹਨਾ ਉਹਨਾ ਨਾਲ patient ਨਾਲ ਖਿੱਜ ਖਿੱਜ ਕੇ ਪੈਂਦੇ ਨੇ ਕਿੰਨਾ ਗੰਦਾ ਲੱਗਦਾ ਪਰ ਉਹੀ ਚਾਹੇ ਕਈ ਵਾਰ ਇੱਦਾਂ ਹੁੰਦਾ ਕੇ ਉੱਧਰ ਆਪਣਾ ਵਧੀਆ ਇਲਾਜ ਨਹੀਂ ਹੁੰਦਾ ਸਰਕਾਰੀ ਚ ਹੋ ਜਾਂਦਾ ਪਰ ਆਪਾਂ ਉਹ ਡਰ ਕਰਕੇ ਜਾਂਦੇ ਈ ਨਹੀਂ ਉੱਧਰ ਬੱਸ ਹਾਂ ਇਹ ਵੀ ਹੈ ਹੁਣ ਆਪਾਂ ਨੂੰ ਕਈ ਚੀਜ਼ਾ ਸਰਕਾਰੀ ਚ ਮਿਲ ਜਾਂਦੀਆ

ਮਗਰ ਹੁਣ ਕਈ ਅੱਛਾ ਉਹ ਉਹ ਵੀ ਠੀਕ ਏ ਮਿਲਦੀ ਏ ਸਾਰਾ ਕੁੱਝ ਮਿਲਦਾ ਸਰਕਾਰੀ ਹੋਸਪੀਟਲਾਂ ਚ ਵੀ ਮਗਰ ਜਿਹੜੇ ਅੱਗੇ colleagues ਨੇ ਉਹ ਆਪਣੇ ਆਪਣੇ ਬੁਲਾ ਲੈਨੇ ਏ ਜੀ ਤੁਸੀਂ ਆਜੋ ਸਾਡੇ relative ਏ ਜੀ ਇਹਨਾ ਦਾ ਕਰਦੋ ਇਹਨਾ ਦਾ ਕਰਦੋ ਇਹਨਾ ਦਾ ਕਰਦੋ

ਆਪਣੇ ਘਰਾਂ ਚ mask ਪਹੁੰਚਾਓ sanitizer ਪਹੁੰਚਾਓ ਵੀ ਦੱਸ ਕਦੀ ਦੇਖੀ ਨੀ ਇਹ ਚੀਜ਼ਾ ਦੱਸੋ ਇਹ ਤਾਂ ਸਰਕਾਰ ਨੇ ਵੰਡਣ ਲਈ ਤੁਹਾਨੂੰ ਦਿੱਤੀ ਤੁਸੀਂ ਉਹ ਚੀਜ਼ ਕਰੋ ਉਹਨੂੰ ਨਹੀਂ ਨਹੀਂ ਨਹੀਂ ਉਹੀ ਤਾਂ ਗੱਲ ਏ ਨਾ ਜਿਹੜੇ ਅੱਗੇ colleagues ਰੱਖੇ ਪਏ ਹੁੰਦੇ ਨੇ nurses ਰੱਖੀਆਂ ਹੁੰਦੀਆਂ ਨੇ ਹਨਾ helpers ਰੱਖੇ ਹੁੰਦੇ ਨੇ ਉਹ ਆਪਣੇ ਈ ਕਰ ਲੈਂਦੇ ਨੇ ਜੀ ਸਾਡੇ relative ਨੇ ਇਹ ਸਾਡੀ family ਏ ਜੀ ਇਹਨਾ ਨੂੰ ਪਹਿਲਾਂ ਦੇਖੋ ਜੀ

role ਦੇਖੋ ਇਸ ਚ ਐਵੇਂ ਨਾ ਤੇ doctors ਦਾ ਹੀ ਰਿਹਾ ਤੇ ਜਿਹੜੇ ਮੁਰੇ field ਤੇ ਰਹੇ ਉਹਨਾ ਨੇ ਕਿੰਨਾ ਆਪਣਾ ਉਹ ਕਰਿਆ police ਸਾਰੇ ਲਾਲੋ ਹੋਰ ਲਾਲੋ ਹਾਂ ਇਹਨਾ ਨੂੰ ਆਪਾਂ appreciate ਕਰਦੇ ਆ ਬਹੁਤ ਵਧੀਆ ਬੀ ਇਹ ਬੀਚਾਰੇ ਦਿਨ ਰਾਤ

ਹਾਂਜੀ doctors ਤਾਂ hospital ਚ available ਹੁੰਦੇ ਸੀਗੇ ਤੇ ਆਪਣੇ police ਵਾਲੇ ਮੁਲਾਜਮ ਸਾਰੇ ਇੱਥੇ road ਤੇ ਹਰ ਇੱਕ ਅਹ ਤੇ ਸੜਕ ਤੇ ਮੂਰੇ ਖੜੇ ਹੋਣਾ ਉਹਨਾ ਨੇ ਹੋਰ ਦਿਨ ਰਾਤ ਚਾਹੇ lady police ਲਾਲੋ ਚਾਹੇ ਤੁਸੀਂ gents ਲਾਲੋ ਹਰ ਇੱਕ ਨੇ ਇੱਦਾਂ ਈ ਕੀਤਾ ਗਲੀਆਂ ਦੇ ਵਿੱਚ ਵੀ ਚੱਕਰ ਲਾਏ ਨੇ ਜੇ ਦੇਖਿਆ ਜਾਵੇ ਕਰੋਨਾ ਤਾਂ ਉਹਨਾ ਨੂੰ ਵੀ ਸੀਗੇ

ਵੀ ਕਰੋਨਾ ਉਹ ਵੀ ਤਾਂ ਕਿਸੇ ਦੇ ਪੁੱਤ ਕਿਸੇ ਦਾ ਬਾਪ ਸੀ ਕਿਸੇ ਦਾ ਕੁੱਝ ਸੀ ਕਿਸੇ

ਬੱਚੇ ਨੇ ਆਖੀਰ ਉਹ ਵੀ ਅਹ ਆਪਾਂ ਕਹਿਏ ਬਹੁਤ

helper ਉਹ ਵੀ ਨੇ ਦੇਖਿਆ ਜਾਵੇ ਉਹਨਾ ਨੂੰ ਮਤਲਬ ਆਪਾਂ appreciate ਕਰ ਸਕਦੇ ਆ ਵੀ ਉਹ time ਦੇ ਵਿੱਚ ਉਹਨਾ ਨੂੰ

time ਦੇ ਵਿੱਚ ਉਹਨਾ ਨੇ ਸਗੋਂ ਤੇ ਹੋਰ ਜਿਆਦਾ effort ਕਰਕੇ ਲੋਕਾ ਦਾ public ਦਾ ਧਿਆਨ ਰੱਖਿਆ ਉਹਨਾ ਨੇ ਬਿਲਕੁਲ ਬਿਲਕੁਲ ਬਹੁਤ ਜਿਆਦਾ ਆਪਾਂ ਤਾਂ ਘਰੇ ਗੱਲਾਂ ਮਾਰ ਸਕਦੇ ਸੀ ਬਿਹ ਕੇ ਬੱਸ ਉਹ ਵਿਚਾਰੇ ਦਿਨ ਰਾਤ ਦੇਖਣਾ ਉਹਨਾ ਨੇ ਕੋਣ ਆਉਂਦਾ ਕਿਵੇਂ ਏ ਕਿਵੇਂ ਨਹੀਂ ਹੈ ਇੱਕਲਾ ਚਲੋ ਉਹਨਾ ਨੇ ਆਪਣੇ ਫਾਇਦੇ ਪਿੱਛੇ ਹੀ ਆਪਾਂ ਨੂੰ ਕੀਤਾ ਵੀ ਸੀਗਾ

ਸਮਝਣੇ ਵਾਲੇ ਬਹੁਤ ਸਮਝਦੇ ਵੀ ਨੇ ਨਹੀਂ ਸਮਝਣੇ ਵਾਲੇ ਨਹੀਂ ਸਮਝਦੇ ਪਰ ਕਾਇਆਂ ਨੇ ਇਹਦੇ ਚ ਵੀ ਚੋਰੀਆਂ ਪਤਾ ਨੀ ਕਿਆ ਕਿਆ ਕੀਤਾ ਕਿਆ ਨਹੀਂ ਕੀਤਾ ਹਾਂ ਉਲਟ ਪਾਸੇ ਵੀ ਲੈਣ ਨੂੰ ਬਹੁਤ ਗਏ ਏ

ਬਿਲਕੁਲ ਬਿਲਕੁਲ

ਕਰੋਨਾ ਨੇ ਤਾਂ ਸਭ ਤੋਂ ਜਿਆਦਾ ਨੁਕਸਾਨ ਹੋਏ ਏ benefit ਤਾਂ ਬਹੁਤ ਘੱਟ ਹੋਇਆ ਲੋਕਾਂ ਨੂੰ

ਨੁਕਸਾਨ ਤਾਂ ਤੁਸੀਂ ਜਿਹਤੋਂ ਮਰਜੀ ਪੁੱਛ ਲੋ ਤੁਹਾਨੂੰ

ਨੁਕਸਾਨ ਏ ਪਹਿਲਾਂ ਆਪਾਂ ਨੂੰ ਹੋਊਗਾ ਜਿੰਨੂ ਮਰਜੀ ਆਪਾਂ ਜਾ ਕੇ ਕਹਿ ਦਈਏ ਹਰ ਕੋਈ ਕਰੋਨਾ ਤਾਂ ਆਂਦਾ ਹੀ ਨਾ ਹਲੇ ਤੱਕ

set ਹੋਏ ਸਾਡਾ ਸਾਡਾ business ਡੁੱਬ ਗਿਆ ਕੋਈ ਕਹਿੰਦਾ ਸਾਡੀ ਦੁਕਾਨ ਨਹੀਂ ਚੱਲਦੀ ਕੋਈ ਕਰਦਾ ਵੀ ਮੈਂ ਬੀਮਾਰ ਤੋਂ ਉੱਠਿਆ ਨੀ ਕੋਈ ਕੁੱਝ ਬੱਚੇ ਆ parents ਆਪਣੇ ਬੱਚਿਆਂ ਲਈ ਕਹਿਨੇ ਏ ਕੀ ਹਲੇ ਤੱਕ ਉਹਨਾ ਦਾ base ਨੀ clear ਹੋਇਆ

ਹੁਣ ਆਹ ਜਿਹੜੇ injection ਲੱਗੇ ਸੀ

ਬਹੁਤ ਉਹ ਕਹਿੰਦੇ injection ਜੀ ਗਲਤ ਏ ਪਤਾ ਨੀ ਪਾਣੀ ਆਲੇ ਲਾਏ ਪਤਾ ਨੀ ਕੀ ਕਰੀ

ਹਾਂ ਕਈ ਕਹਿੰਦੇ ਨੇ ਲੋਕੀ ਉਹਦੇ ਨਾਲ ਮਰਦੇ ਨੇ ਜੀ injection ਏ ਗਲਤ ਲੱਗ ਰਹੇ ਨੇ ਜੀ ਇਹ ਦੀ ਰੱਬ ਜਾਣਦਾ ਜੇ ਆਪਾਂ ਕਹੀਏ ਆਪਾਂ ਫੇਰ ਜੇ ਐਵੇਂ ਸੋਚ ਕੇ ਚਲੀਏ ਫੇਰ ਤਾਂ ਆਪਾਂ ਕਿਸ ਤੇ ਯਕੀਨ ਹੀ ਨਹੀਂ ਕਰ ਸਕਦੇ

ਕਿਸੇ ਤੇ ਯਕੀਨ ਨਹੀਂ ਕਰ ਸਕਦੇ ਆਪਾਂ ਹੋਰ ਸੁਣਾਓ

ਚਲੋ ਠੀਕ ਏ ਆਪਾਂ ਹੁਣ leave ਕਰਦੇ ਆ

hello ਕੀ ਹਾਲ ਚਾਲ ਏ ਹਾਂਜੀ ਮੈਂ ਵਧੀਆ ਤੁਸੀਂ ਸੁਨਾਹੋ ਮੈਂ ਵਧੀਆ ਤੁਸੀਂ ਸੁਨਾਹੋ ਤੁਹਾਡੇ ਘਰ ਵਿੱਚ ਸਭ ਠੀਕ ਠਾਕ ਬਹੁਤ ਵਧੀਆ ਯਾਰ ਸਭ ਠੀਕ ਨੇ ਸਭ ਵਧੀਆ ਚੱਲ ਰਿਹਾਂ

ਵਧੀਆ ਵਧੀਆ ਸਭ ਵਧੀਆ ਮੈਂ ਕਹਿ ਰਹੀ ਹਾਂ ਅੱਜ ਕੱਲ ਨਵੀਂ technology's ਆਂ ਗਈਆਂ ਨੇ ਗੁੱਡੀਆਂ ਗੁਡੀਆਂ ਚ ਹਾਂ ਯਾਰ ਬਹੁਤ ਨਵੀਆਂ ਆਈਆਂ ਨੇ ਮੈਂ ਖੁੱਦ ਨੇ electronic ਗੱਡੀ ਲਈਏ ਇੱਕ ਆਪਣੀ nano ਵੇਚ ਕ਼

ਯਾਰ ਇੱਕ ਗੱਲ ਹੈ ਹੋਵੇਗੀ ਮੈਨੂੰ ਇੱਕ ਖੁਸ਼ੀ ਏ ਮੇਰਾ ਜਿਹੜਾ ਮਹੀਨੇਂ ਦਾ ਛੋੜੋ ਮਹੀਨੇਂ ਦਾ ਕਿ ਕਹਿਣਾ ਦਿਨ ਦਾ ਦਿਨ ਜਿਹੜਾ ਪੰਜ ਸ਼ੋ ਰੁਪਏ ਹਜ਼ਾਰ ਰੁਪਇਆਂ petrol ਦਾ ਖਰਚਾ ਆਂਦਾ ਸੀ ਨਾ ਉਸ ਤੋ ਮੈਨੂੰ ਛੁਟਕਾਰਾ ਮਿਲ ਗਿਆ ਏ

ਕਹਿਲੋ ਨਾ ਜਿਵੇਂ ਹੁਣ local ਕਈ ਜਗਾਂ ਤੇ ਜਾਣਾ ਪੈਂਦਾ ਏ ਜਿਥੇ ਗੱਡੀ ਦੀ ਲੋੜ ਪੈਂਦੀ ਏ local almost ਗੱਡੀ ਤੇ ਹੀ ਜਾਂਦਾ ਬੰਦਾ ਤੇ electronic ਗੱਡੀ ਦੇ ਨਾਲ ਮੇਰਾ petrol check activa ਵਿੱਚ ਪਾਣਾ ਪਹੇਗਾ ਕਾਰ ਵਿੱਚ ਪਾਣਾ ਪਹੇਗਾ ਤੇ ਮੇਰਾ ਦਿਨ ਦਾ ਹੀ ਸਮਝ ਲਵੋ ਹਜ਼ਾਰ ਰੁਪਏ ਦਾ ਖਰਚਾ ਆਂ ਹੀ ਜਾਂਦਾ ਵੀ ਕਦੀਂ ਸ਼ੋ ਰੁਪਏ ਦਾ petrol ਪਾਹ ਪਾਇਆ activa ਵਿੱਚ ਵੀ ਹੁਣੇ ਮੁੱਕ ਗਿਆ ਏ ਕੱਲ ਜਾਣਾ ਏ ਫ਼ੇਰ ਸ਼ੋ ਰੁਪਏ ਦਾ ਪਾਲੋ petrol ਕਾਰ ਵਿੱਚ ਵੀ ਚਾਹੀਦਾ ਏ ਤੇ ਹਜ਼ਾਰ ਰੁਪਏ ਤਾਂ ਹੈ ਹੀ ਦਿਨ ਦਾ ਹੁਣ ਮੈਨੂੰ ਕਈ ਵਾਰੀ petrol activa ਵਿੱਚ ਨਾ ਹੋਵੇ ਤਾਂ ਮੈਂ ਆਪਣੀ electronic ਗੱਡੀ ਚੁੱਕਣੀ ਆਂ ਜਾਂਕੇ ਕੰਮ ਕਰਕੇ ਆਂ ਜਾਣੀ ਹਾਂ ਚਾਹੇ ਜਿੰਨੀ ਮਰਜੀ ਦੱਸ ਵਾਰ ਕਰਾ

ਤੇ ਇਸ ਕੁੱਛ ਕਰਕੇ ਤੇ petrol ਦੇ ਰੇਟ ਮਤਲਬ high ਹੋ ਗਏ ਨੇ ਅਰੇ ਕਿਥੇ ਆਨਾ ਜਾਣਾ ਵੀ ਇਹਨਾ ਔਖਾ ਹੋ ਗਿਆ ਏ ਮਤਲਬ ਇਹਨਾ ਮਹਿੰਗਾ ਹੋ ਗਿਆ ਏ ਪਹਿਲੇ ਨਹੀਂ ਸੀ ਤੇ performance ਕੀ ਏਹ ਕੀ ਗੱਡੀ ਦੀ ਹਮ performance ਤੁਸੀਂ ਕਿਸ ਤਰ੍ਹਾਂ ਦੇਖਣਾ ਚਾਹੁੰਦੇ ਹੋ ਤੁਸੀਂ ਖਰਚੇ ਦੇ base ਤੇ ਜਾਂ ਚਲਾਉਣ ਦੇ base ਤੇ

ਦੇਖੋ ਅਗ਼ਰ ਖਰਚੇ ਤੇ base ਕਹੋ ਤੇ ਤੁਹਾਨੂੰ zero cost ਪੈਂਦੀ ਏ zero cost ਕੀ ਕਹਿ ਰਹੀ ਏ ਕੀ petrol zero cost ਏ ਤੇ ਬਿਜਲੀ ਸਾਡੀ ਜਿਹੜੀ ਘਰ ਦੀ ਬਿੱਜਲੀ ਲੱਗਦੀ ਏ ਉੰਨੀ ਬਿੱਜਲੀ ਲੱਗਦੀ ਏ

limit ਹਿਸਾਬ ਦੇ ਨਾਲ ਹਾਂ ਘਰ ਦੀ ਬਿੱਜਲੀ ਦੋ ਰੁਪਏ unit ਤਿੰਨ ਰੁਪਏ unit ਮੰਨ ਲਵੋ ਤੇ ਸਾਡੇ ਉਹਦੇ ਚ ਅੱਠ ਦੱਸ unit ਲੱਗ ਗਈ ਜਦੋਂ full charge ਕਰਣੀ ਹੋਵੇ ਕਾਰ ਨੂੰ full charge ਕਰਕੇ ਸ਼ਾਮ ਪੂਰਾ ਦਿਨ ਦੋ ਦੋ ਘੰਟੇ ਸਫ਼ਰ ਅਸੀਂ ਚਾਰ ਘੰਟੇ ਦਾ ਸਫ਼ਰ ਕਰਕੇ ਆਂ ਸਕਦੇ ਹਾਂ ਪੂਰੀ ਸੂਈ charge ਕਰਕੇ ਘੰਟਈਆਂ ਦੀ ਨਹੀਂ ਗੱਲ ਕਰ ਸਕਦੇ ਅਸੀਂ ਮੈਡਮ ਅਗ਼ਰ ਤੁਸੀਂ ਦੇਖੋ ਇਥੋ ਦੀ ਦੋ ਘੰਟੇ ਦਾ ਤੁਹਾਡਾ ਚੰਡੀਗੜ੍ਹ ਏ ਔਰ ਫ਼ੇਰ ਤੁਸੀਂ ਚੰਡੀਗੜ੍ਹ ਚੋ ਵਾਪਿਸ ਹੀ ਆਦੇ ਹੋ ਦੋ ਘੰਟੇ ਲਗਾਕੇ ਦੋ ਘੰਟੇ ਉਥੇ ਲਾਦੇ ਹੋ ਤੇ ਚਾਰ ਘੰਟੇ ਤੁਹਾਡੇ ਆਂਣ ਜਾਣ ਵਿੱਚ ਹੋਏ ਤੇ ਤੁਸੀਂ ਥੋੜਾ ਘੁੱਮਦੇ ਵੀ ਹੋ ਤੇ ਤੁਹਾਡਾ petrol ਕਿੰਨਾ ਪੇਹ ਜਏਗਾ ਤੁਸੀਂ ਏਹ ਸੋਚੋ ਤਿੰਨ ਹਜ਼ਾਰ ਦਾ petrol ਪਾਕੇ ਤੁਸੀਂ ਜਾਹੋਗੇ

ਔਰ ਇੰਨੀ ਬੱਚ ਜਾਂਦੀ ਏ ਅੱਠਾਈ percentage ਬੱਚ ਜਾਂਦੀ ਏ ਗੱਡੀ ਦੀ charging

ਮੈਂ ਉਹੀ ਤੇ ਗੱਲ ਕਰ ਰਹੀ ਹਾਂ ਮੈਂ ਗੱਲ ਏ ਕਹਿ ਰਹੀ ਹਾਂ ਕਿ ਇਹਨੂੰ ਘੰਟੀਆਂ ਚ ਵੀ ਅਸੀਂ ਕਰ ਸਕਦੇ ਹਾਂ ਮੈਂ ਏਹ ਕਹਿ ਰਹੀ ਹਾਂ ਕੀ ਇੱਕ charge ਕਿੰਨੇ ਕਿਲੋਮੀਟਰ ਜਾਂਦੀ ਏ ਏਹ idea ਲਗਾਇਆ ਜਾਂਦਾ ਏ ਘੰਟਿਆਂ ਦੀ ਇੱਕ ਜਿਥੇ ਸੜਕ ਸਿੱਧੀ ਹੋਵੇ ਜਿਥੇ traffic ਨਾ ਹੋਵੇਗਾ ਉਥੇ ਤੇ ਘੰਟੇ ਘੱਟ ਲੱਗ ਗਏ ਅਗਰ ਉੰਨੀ road ਤੇ ਅਸੀਂ ਜਾਣਾ ਹੋਵੇ traffic ਜਿਆਦਾ ਹੋਵੇਗਾ ਤੇ ਹੀ ਘੰਟੇ ਜਿਆਦਾ ਲੱਗ ਗਏ ਸੀ ਘੰਟਿਆਂ ਦੀ ਗੱਲ ਨਹੀਂ ਕਰ ਰਿਹਾਂ ਮੈਂ ਜਿਹੜਾ ਕਹਿ ਮੈਂ ਕਹਿਣ ਦਾ ਮਤਲਬ ਏ ਕੀ ਇੱਕ ਵਾਰੀ battery charge ਕਰਕੇ ਕਿੰਨੇ ਕਿਲੋਮੀਟਰ ਜਾਂਦੀ ਏ ਮੈਡਮ ਤੁਸੀਂ ਏਹ ਵੇਖੋ ਨਾ ਤੁਹਾਡਾ ਇਥੋ ਚੰਡੀਗੜ੍ਹ ਅਹ ਕਿੰਨੇ ਕਿਲੋਮੀਟਰ ਹੈਗਾ ਵੇ

ਨੱਬੇ ਕਿਲੋਮੀਟਰ ਮਤਲਬ ਤੁਸੀਂ ਨੱਬੇ ਕਿਲੋਮੀਟਰ ਦੋ ਘੰਟੇ ਵਿੱਚ ਹੀ ਪੂਰਾ ਕਰ ਸਕਦੇ ਹੋ ਚਾਹੇ speed ਤੇਜ ਕਰਕੇ ਜਾਓ ਗੱਡੀ ਨੂੰ ਜਾਂ speed slow ਵਿੱਚ ਜਾਓ

ਔਰ ਨੋਰਮਲ ਤੁਸੀਂ ਪੰਜਾਹ ਦੀ speed ਤੇ ਜਾਣੇ ਹੋ ਤੁਹਾਨੂੰ ਦੋ ਘੰਟੇ ਲੱਗਦੇ ਨੇ ਤੇ ਤੁਹਾਨੂੰ ਗੱਡੀ ਤਾਂ ਮੈਂ ਗੱਲ ਕਰ ਰਹੀ ਹਾਂ ਪੰਜਾਹ ਸੱਠ ਦੇ ਉਥੇ ਅਸੀਂ ਗੱਡੀ ਲੈਕੇ ਜਾਣੇ ਹਾਂ ਆਨੇ ਹਾਂ ਤੇ ਨੱਬੇ ਕਿਲੋਮੀਟਰ ਦੇ ਵਿੱਚ ਤੁਸੀਂ ਸੋਚਲੋ ਨੱਬੇ ਨੱਬੇ ਇੱਕ ਸ਼ੋ ਅੱਸੀ ਅੱਸੀ ਇੱਕ ਸ਼ੋ ਅੱਸੀ ਕਿਲੋਮੀਟਰ ਔਰ ਸ਼ਹਿਰ ਦੇ ਵਿੱਚ ਅਸੀਂ ਸ਼ੋ ਦੋ ਸ਼ੋ ਕਿਲੋਮੀਟਰ ਸ਼ੋ ਕਿਲੋਮੀਟਰ ਫ਼ਿਰ ਲਵੋ ਤੇ ਤੁਹਾਡੇ ਕੋਲ ਤੇ ਗੱਡੀ ਵੀ cost ਬਿਲਕੁਲ zero ਪੈਂਦੀ ਏ ਔਰ ਗੱਡੀ ਦੀ speed ਵੀ ਅੱਛੀ ਏ ਗੱਡੀ ਮੈਂ ਕਹਿ ਰਹੀ ਹਾਂ ਟਾਟਾ ਦੀ ਜਿਹੜੀ N exon ਉਹ ਲੈਣਾ ਉਹ number one ਤੇ ਚੱਲ ਰਹੀ ਏ ਪੂਰੇ India ਵਿੱਚ ਓ ਗੱਲ ਠੀਕ ਹੈਗੀ ਏ ਮੈਂ ਤਾਂ ਅਜੇ ਵੀ ਤੁਸੀਂ ਮੇਰੀ ਗੱਲ ਨੂੰ ਸਮਝੇ ਨਹੀਂ ਹੋ ਮੈਂ ਤੁਹਾਡੀ ਗੱਲ ਨੂੰ ਇਹਨਾ ਸਮਝੀ ਹਾਂ ਕਿ ਤੁਸੀਂ ਘੰਟਿਆਂ ਦੇ ਹਿਸਾਬ ਦੇ ਨਾਲ ਹਰੇਕ ਚੀਜ਼ ਨੂੰ manage ਕਰਦੇ ਹੋ idea ਲਾਦੇ ਹੋ ਤੁਸੀਂ petrol ਦੀ ਕ਼ੀਮਤ ਅਤੇ ਕਿਲੋਮੀਟਰ ਤੇ battery ਦੀ charging ਦੀ ਵੀ ਕਿਲੋਮੀਟਰਾਂ ਨੂੰ ਕੋਈ ਵੀ ਤੁਹਾਡਾ idea ਹੈ ਹੀ ਨਹੀਂ ਬੱਸ ਤੁਸੀਂ ਮੈਨੂੰ ਇਹਨਾ ਦੱਸਦੋ ਕੀ ਤੁਹਾਨੂੰ ਸਹੀਂ ਲੱਗ ਰਹੀ ਏ ਸਹੀਂ ਚੱਲ ਰਹੀ ਏ ਤੁਹਾਡੀ petrol ਦੀ ਖ਼ਪਤ ਵਿੱਚ ਪੈਸਿਆਂ ਵਿੱਚ ਬੱਚਤ ਹੋਈ ਏ ਕੇ ਨਹੀਂ ਕਿਉਂਕਿ ਤੁਹਾਨੂੰ ਕਿਲੋਮੀਟਰਾਂ ਦੀ ਗੱਲ ਹੀ ਨਹੀਂ ਸਮਝ ਆਂਦੀ ਪਈ ਮੈਡਮ ਮੈਂ ਤੁਹਾਨੂੰ ਇਹੋ ਗੱਲ ਕਰ ਰਹੀ ਹਾਂ ਕੀ ਨੱਬੇ ਕਿਲੋਮੀਟਰ ਤੁਸੀਂ ਇਥੋ ਦੀ ਚੰਡੀਗੜ੍ਹ ਲੇਲੋ ਮੇਰੇ ਯਮੁਨਾਨਗਰ ਸ਼ਹਿਰ ਤੋ ਔਰ ਨੱਬੇ ਕਿਲੋਮੀਟਰ ਵੀ ਤੁਸੀਂ ਪਟਿਆਲਾ ਸ਼ਹਿਰ ਲੈਲੋ

ਉਹ ਆਂਣ ਜਾਣ ਮੇਰਾ ਹੋਇਆ ਏ ਦੋਨਾਂ ਸ਼ਹਿਰਾ ਦੇ ਵਿੱਚ ਜੋ ਮੇਰੇ ਦੋ ਤਿੰਨ ਹਜ਼ਾਰ ਦਾ ਰੁਪਏ ਦਾ petrol ਲੱਗ ਜਾਂਦਾ ਸੀ ਅੱਛਾ ਤੇ ਏਹ ਸੋਚੋ ਵੀ ਮੈਨੂੰ zero cost ਵਿੱਚ ਪੈ ਗਿਆ ਮੇਰੇ ਚੋਵੀਂ ਅਹ ਤਿੰਨ ਸ਼ੋ ਤਿੰਨ ਸ਼ੋ ਰੁਪਏ ਵਿੱਚ charge ਹੋਕੇ ਮੈਂ ਆਂਣ ਜਾਣ ਕਰ ਲੈਂਣੀ ਹਾਂ ਨੱਬੇ ਕਿਲੋਮੀਟਰ ਚ ਔਰ ਸ਼ਹਿਰ ਦੇ ਵਿੱਚ ਮੇਰੀ ਦੋ ਦਿਨ ਚੱਲ ਜਾਂਦੀ ਏ charging ਹਾਂ ਉਹੀ ਹੋ ਗੱਲ ਕਰੋ ਨਾ ਕੀ ਤੁਸੀਂ ਤਿੰਨ ਸ਼ੋ ਰੁਪਏ ਦਾ charge ਕਰਦੇ ਹੋ ਔਰ ਤੁਸੀਂ ਆਪਣਾਂ ਆਣਾ ਚੰਡੀਗੜ੍ਹ ਆਣਾ ਜਾਣਾ ਤੇ ਉਥੇ ਘੁੱਮਣਾ ਕਰ ਲੈਂਦੇ ਹੋ ਇਸ ਤਰੀਕੇ ਨਾਲ ਤੁਸੀਂ ਬੋਲੋਂ ਨਾ ਤੁਸੀਂ ਏਹ ਨਾ ਬੋਲੋਂ ਨਾ ਕੀ ਦੋ ਘੰਟੇ ਚ ਤੁਸੀਂ ਦੋ ਘੰਟੇ ਚਾਰ ਘੰਟੇ ਉਹ ਹਿਸਾਬ ਨਹੀਂ ਹੁੰਦਾ ਹਿਸਾਬ ਹੁੰਦਾ ਵੇ ਪੈਸੇ ਅਗ਼ਰ petrol ਦੇ ਨਾਲ ਚੀਜ਼ ਦਾ comparing ਕਰਾਗੇ ਤਾਂ ਪੈਸਿਆਂ ਦੇ ਹਿਸਾਬ ਨਾਲ comparing ਕਰਾਗੇ ਮੈਂ ਤੁਹਾਨੂੰ ਏਹ ਪੁੱਛ ਰਹੀ ਸੀ ਕਿਉਂਕਿ

ਹਾਂ ਆਂ ਗਈ ਤੁਸੀਂ ਸਮਝਾਈ ਦੇਰ ਨਾਲ ਏ ਦੇਰ ਨਾਲ ਸਮਝ ਆਈ ਏ ਤੇ ਤੁਹਾਡੇ ਕੋਲ scooter ਵੀ ਹੈਗਾ battery ਵਾਲਾਂ ਨਹੀਂ ਮੇਰੇ ਕੋਲ ਹੈ ਤੇ ਨਹੀਂ ਲੇਕਿਨ ਮੈਂ ਸੋਚ ਰਹੀ ਹਾਂ ਕਿ activa ਦੇਕੇ ਹੁਣ ਮੈਂ charging ਵਾਲਾ activa ਹੀ ਲੇਲਾ ਜਿਸ ਨਾਲ ਮੇਰਾ ਉਹ ਵੀ ਖਰਚਾ ਘੱਟ ਜ਼ੇ ਔਰ ਮੈਂ ਬਾਰ ਬਾਰ petrol ਨਾ ਪੁਆਣਾ ਪਏ ਅੱਛਾ ਇੱਕ ਚੀਜ਼ ਹੋਰ ਪੁੱਛਣੀ ਸੀ ਤੁਸੀਂ ਆਪਣੀ ਗੱਡੀ ਨੂੰ ਏਹ electric ਗੱਡੀ ਨੂੰ ਲੈਕੇ ਪਹਾੜਾਂ ਵਿੱਚ ਗਏ ਹੋ

ਉਥੇ ਮੈਡਮ ਉਥੇ ਹੋਰ batter ਏ ਕਿਉਂਕਿ ਉਥੇ ਨਾ electronic ਅਹ charger ਦੀ ਬਹੁਤ ਜਿਆਦਾ facilities ਨੇ ਉਥੇ ਕਹਿੰਦੇ ਹਰ ਪੰਦਰਾਂ ਕਿਲੋਮੀਟਰ ਤੇ ਤੁਹਾਨੂੰ electronic charger ਮਿਲ ਜਾਏਗਾ ਉਹ ਤੇ ਗੱਲ ਠੀਕ ਏ ਹੈਗੀ ਏ ਕਿਉਂਕਿ ਮੇਰੇ ਸੁਹਣ ਵਿੱਚ ਆਇਆ ਸੀ ਕੀ electric ਗੱਡੀਆਂ ਜਿਹੜੀਆਂ ਹੈਗੀ ਏ plan ਵਿੱਚ ਚੱਲਣ ਵਾਸਤੇ ਠੀਕ ਹੈਗੀ ਏ ਮਗ਼ਰ ਪਹਾੜੀ ਇੱਲਾਕੇ ਵਿੱਚ ਚੱਲਣ ਵਾਸਤੇ ਉਹਦੀ power ਨਹੀਂ ਹੈ ਮਤਲਬ ਉਹ ਗੱਡੀ ਖਿੱਚਦੀ ਦੀ ਨਹੀਂ ਜੋ petrol ਦੀ ਗੱਡੀ diesel ਦੀ ਗੱਡੀ ਖਿੱਚ ਲੈਂਦੀ ਏ ਨਾ electric ਗੱਡੀਆਂ ਨਹੀਂ ਖਿੱਚਦੀਆਂ ਨਹੀਂ ਮੈਡਮ ਏ ਦਿੱਕਤ ਨਾ ਦੋ ਸਾਲ ਪਹਿਲੇ ਹੈਗੀ ਸੀ ਕਾਫ਼ੀ ਗੱਡੀਆਂ ਦੇ ਵਿੱਚ ਲੇਕਿਨ ਇਸ ਸਾਲ ਜਿੰਨਾ ਵੀ auto expo ਲੱਗਿਆ ਏ ਉਹਦੇ ਵਿੱਚ ਸਾਰੀ electronic one to all electronic ਗੱਡੀਆਂ ਨੇ heart beat ਗੱਡੀਆਂ ਆਈਆਂ ਨੇ ਕੋਈ diesel petrol ਦੀ ਗੱਡੀ ਨਹੀਂ ਆਈ ਤੇ ਉਹਨਾ ਨੇ ਐਨੀ improvement ਕਰ ਦਿੱਤੀ ਏ ਔਰ India ਦੇ ਵਿੱਚ KIA ਤੋ ਜਿਆਦਾ better ਗੱਡੀ ਟਾਟਾ ਦੀ nexon ਚੱਲ ਰਹੀ ਏ ਔਰ ਉਹ number one ਗੱਡੀ ਏ ਔਰ ਉਸ ਦਾ ਏਹੀ benefit ਏ ਤੁਸੀਂ ਇਸ range ਚ KIA ਦੀ ਕਾਰ ਲੇ ਰਹੇ ਹੋ ਉਸੀ range ਵਿੱਚ ਅਗ਼ਰ ਤੁਸੀਂ ਟਾਟਾ nexon ਲੈਂਦੇ ਹੋ ਔਰ ਤੁਹਾਨੂੰ ਉਹਦੇ ਉਤੇ ਸਰਕਾਰ ਦੀ ਤਰਫੋਂ ਅਹ ਸਭਸੀਡੀ ਵੀ ਮਿਲਦੀ ਏ on road ਸਭਸੀਡੀ ਔਰ ਕਾਰ ਸਭਸਿਡੀ ਅਲੱਗ ਮਿਲਦੀ ਏ ਮਤਲਬ total ਮਿਲਾਕੇ ਸਾਨੂੰ ਦੋ ਢਾਈ ਲੱਖ਼ ਤੱਕ ਦੀ ਸਭਸਿਡੀ ਮਿਲ ਜਾਏਗੀ ਅੱਛਾ ਮਤਲਬ ਅਗਰ ਏ ਗੱਡੀ ਸਾਡੀ ਚੋਵੀਂ ਲੱਖ ਦੀ ਹੈਗੀ ਏ ਤੇ ਢਾਈ ਲੱਖ਼ ਰੁਪਇਆਂ ਸਾਨੂੰ ਚੋਵੀਂ ਲੱਖ਼ ਚੋਂ return ਕਦੋਂ ਤੱਕ return ਆਏਗਾ ਸਭਸਿਡੀ ਕਦੋਂ ਤੱਕ ਆਏਗੀ

ਮੈਡਮ ਇੱਕ ਨਾ processor ਹੁੰਦਾ ਏ ਤੁਹਾਡੀ ਗੱਡੀ ਦਾ ਜਦੋਂ number ਆਂ ਜਾਂਦਾ ਏ ਨਾ RC ਆਂ ਜਾਂਦੀ ਏ ਉਸ ਤੋ ਤੁਹਾਡੇ ਤੋ ਇੱਕ ਫ਼ਾਰਮ ਭਰਵਾਦੇ ਨੇ ਉਹ ਫ਼ਾਰਮ ਚਾਲੀ ਦਿਨ ਦੇ ਅੰਦਰ ਭਰ ਕੇ ਦੇਣਾ ਪੈਂਦਾ ਏ ਔਰ ਉਹੀ ਉਹੀ ਤਿੰਨ ਮਹੀਨੇਂ ਦੇ ਚ ਤੁਹਾਡੀ ਏ ਸਭਸਿਡੀ ਤੁਹਾਨੂੰ ਮਿਲ ਜਾਂਦੀ ਏ

ਹਾਂਜੀ

ਹਾਂ ਜਿਹੜਾ ਵੀ ਤੁਸੀਂ ਖਾਤਾਂ number online ਦਹੋਗੇ ਜਿਹੜਾ ਵੀ account number detail bank ਦੀ ਉਥੇ ਹੀ ਉਸ bank ਵਿੱਚ ਪਵਾਉਣਗੇ okay okay ਠੀਕ ਏ ਠੀਕ ਏ ਕਿਉਂਕਿ ਹੁਣ ਏਹ ਕੀ ਕਹਿੰਦੇ ਨੇ electric ਗੱਡੀਆਂ Ola ਵਾਲਿਆਂ ਨੇ ਕੱਢੀ ਏ ਔਰ ਅਹ TV S ਵਾਲਿਆਂ ਨੇ ਕੱਢੀ ਏ ਤੇ ਇੱਕ ਹੋਰ ਗੱਡੀ ਕੱਢੀ ਹੈਗੀ ਏ ਇੱਕ ਹੋਰ ਨੇ ਤੁਹਾਨੂੰ ਕੁੱਛ idea ਹੈਗਾ ਕੀ ਕਿੰਨੇ ਦੀ ਗੱਡੀ ਹੈਗੀ ਏ scooter ਮੈਡਮ ਅਹ ਹਲੇ ਮੈਂ ਬਾਈਕਾ ਵੱਲ ਤੇ ਗਈ ਨਹੀਂ ਲੇਕਿਨ ਅਸੀਂ ਹਲੇ ਤਾਂ ਕਾਰ ਤੇ ਹੀ search ਕੀਤਾ ਸੀ ਕਿਉਂਕਿ ਜਿਆਦਾਤਰ ਸਾਨੂੰ ਕਾਰ ਦੇ ਵਿੱਚ ਹੀ ਆਣਾ ਜਾਣਾ ਪੈਂਦਾ ਏ ਬਹਾਰ ਸ਼ਹਿਰ ਤੋ ਬਹਾਰ ਤੋ ਖਰਚਾ ਜਿਆਦਾ ਪੈਂਦਾ ਸੀ ਇਸ ਕਰਕੇ ਅਸੀਂ ਪਹਿਲੇ ਕਾਰ ਤੇ ਹੀ search ਕੀਤਾ ਏ ਹੁਣ search ਕਰਾਗੇ ਕਿ ਕਿੰਨੇ ਪੰਜਾਹ ਅੱਸੀ ਲੱਖ਼ ਅੱਸੀ ਅੱਸੀ ਹਜ਼ਾਰ ਤੱਕ ਮੇਰੇ ਖ਼ਿਆਲ activa ਹੈਗੀ ਏ ਕਿਉਂਕਿ ਮੇਰੇ ਇੱਕ ਪੜੋਸੀ ਨੇ ਲਈ ਏ ਉਹਨੇ ਅੱਸੀ eighty thousand ਦੀ ਲਈ ਏ ਜਿਹੜੀ ਮੈਡਮ petrol ਦੀ ਏ activa ਹੈਗੀ ਏ ਉਹ ਇੱਕ ਲੱਖ਼ ਦੱਸ ਹਜ਼ਾਰ ਦੀ ਏ ਤੇ electric ਵਾਲੀ activa ਅੱਸੀ ਹਜ਼ਾਰ ਦੀ ਏ ਹਾਂ ਮਿਲ ਤੇ ਜਾਣ ਅੱਸੀ ਹਜ਼ਾਰ ਅੱਸੀ ਨੱਬੇ ਹਜ਼ਾਰ ਦੀ ਏ ਸਾਹਿਦ ਉਹ ਗੱਡੀ ਦੀ ਕ਼ੀਮਤ ਵਾਲੀ ਨਾ ਖ਼ਾਲੀ ਸਿਰਫ਼ base ਕ਼ੀਮਤ ਹੋਣੀ ਕਿਉਂਕਿ ਮੇਰੀ ਇੱਕ friend ਨੇ ਲਿੱਤੀ ਏ Ola ਦੀ ਮੈਂ ਜਦੋਂ ਪੁੱਛਿਆਂ ਨਹੀਂ ਉਹਨੂੰ ਕਿਵੇਂ ਏ ਉਹਨੇ Ola ਦੀ ਲਿੱਤੀ ਏ ਇੱਕ ਲੱਖ਼ ਹਜ਼ਾਰ ਦੀ ਗੱਡੀ ਲਿੱਤੀ ਏ ਉਹਨੇ ਮੈਡਮ model ਵੀ ਤਾਂ ਆਦੇ ਨੇ ਨਾ ਛੋਟੇ model